ਮੈਂ ਬੱਸ ਅੱਜ ਮੈਂ ਕੱਟੇ ਸੀ ਦੋ ਸੁਟ ਇੱਕ ਤਾਂ ਉਹਦਾ ਕੱਟਿਆ ਸੀ ਅੱਜ ਕਲ ਉਹ crave Johor jet ਪਤਾ ਨੀ crave ਦੇ

ਕਿ ਮੈਂ ਉਹਦੀ ਪੋੰ ਕਢਾਈ same ਆਈ ਆ ਪਤਾ ਨੀ ਪੋਚਿਆਂ ਤੇ ਕਰਨੀ ਆ ਕੇ ਬਾਜੂ ਤੇ ਕਰਨੀ ਏ

ਪਲੇਟ ਕਿਹ ਦਿੰਦਾ ਪਲੇਟਾਂ ਪਾ ਦਿਓ ਮੇਰੇ ਸੂਟ ਚ ਹਨਾ

ਉਹ ਪਾਉਣੇ ਹਾਂ ਜਦ ਆਪਾਂ ਉਹਦੇ according ਹੀ ਪਾਉਣੇ ਹਾਂ princess ਲਾਈਨਾ ਉਹਦੇ ਕਾਰਣ ਕਰਕੇ ਉਹਦੀ fitting ਤਾਂ ਕਰਕੇ ਵਧੀਆ ਹੀ ਵਧੀਆ ਆ ਜਾਂਦਾ ਏ ਠੀਕ ਏ ਠੀਕ ਏ

customer ਦਾ ਉਹ ਅਗੇ ਉਹ ਅੱਜਕਲ ਲੋਕ ਮਿਸ਼ੁ meesho ਤੋਂ ਜਾ amazon ਤੋਂ ਲਹਿੰਗੇ ਨੀ ਖਰੀਦਦੇ

ਜਿਹੜਾ ਲਹਿੰਗਾ ਤਾਂ ਠੀਕ ਸੀਗਾ ਜਿਹੜਾ blouse ਦਾ ਕੱਪੜਾ ਸੀ ਉਹ ਘੱਟ ਤਾ ਤਾਂ ਘੱਟ

ਕੁੱਝ ਆਦਾ ਕੁੱਝ ਸਿੱਧਾ ਪਾ ਕੇ ਮੈਨੇ ਉਹਦੇ ਚ princess ਲਾਈਨਾ ਪਾਈਆਂ

ਜਿਵੇਂ ਗਭਲਾ ਹਿੱਸਾ ਮੈਂ ਸਿੱਧਾ ਲੈ ਲਿਆ ਸੇਡਾ ਜਿਹੜੀਆਂ princess ਲਾਈਨਾ ਪਾ ਕੇ ਲਈਆਂ ਸੇਡਾ ਉਹ ਮੈਂ ਅੱਡ

ਕਿਵੇਂ ਨਾ ਕਿਵੇਂ ਅਗਲਾ customer ਕਹਿੰਦਾ ਮੈਨੂੰ ਤਾਂ ਇਹਦੇ ਵਿੱਚ ਹੀ ਪੂਰਾ ਕਰਕੇ ਦੋ overlap

sleeve ਵੀ half half ਨਹੀ ਚਾਹੀਦੀ ਮੈਨੂੰ full sleeve ਆਲਾ ਚਾਹੀਦਾ ਹਾਂ ਹਾਂ ਵੈਸੇਸੇ ਜਿਹੜਾ

ਚੋਲੀ ਕੱਟ blouse ਹੁੰਦੇ ਨੇ ਹਨਾ ਉਹਨੇ ਵਿੱਚ ਵੀ ਪਾਈ ਵੀ ਹੁੰਦੀਆਂ ਨੇ princess ਲਾਈਨਾ ਕਿ ਨਹੀ

ਤਾਂ ਉਹਦੀ ਫੇਰ side zip ਲੱਗਦੀ ਆ ਕਿ ਮਤਲਬ ਉਸ ਤਰ੍ਹਾਂ ਹੀ ਜਿਵੇਂ ਪੁਰਾਣੇ blouse ਦੇ ਵਿੱਚ ਹੂਕਾਂ ਵਗੇਰਾ ਲੱਗਦੀਆਂ

customer ਦੀ demand ਆ ਜੇ ਥੋਨੂੰ

ਕਹੁਗਾ customer ਤਾਂ ਅੱਜਕਲ ਇਹ ਕਹਿੰਦਾ ਵੀ ਚਾਹੇ ਜਿਹਨੂੰ stitching ਨਹੀ ਵੀ ਆਉਂਦੀ ਉਹ ਵੀ ਕਹਿੰਦਾ ਬੀ ਨਹੀਂ ਮੈਨੂੰ ਐਵੇਂ ਨੀ ਐਵੇਂ ਕਰਕੇ

ਜੇ customer ਨੇ ਆਪਾਂ ਨੂੰ ਕਹਿ ਤਾ ਕੇ ਇਸ ਨੂੰ zip ਲਗਾ ਕੇ ਦਿਓ ਉਹਨੂੰ ਲਾ ਕਿ ਹੀ ਦੇਣੀ ਪੈਣੀ ਹੈ ਚਾਹੇ ਅਗਲੇ

ਵਾਲੇ ਨੇ ਬੀ ਬਾਅਦ ਚੋਂ ਤੁਸੀਂ ਕਿਆ ਕਰੋਗੇ ਇਹਨਾਂ ਨੂੰ

ਜਿਹੜੇ ਇਹਨਾਂ ਤੋਂ ਆਉਂਦੇ ਆ online ਆਉਂਦੇ ਆ ਇਹਨਾਂ ਨਾਲ ਕਪੜਾ ਘੱਟ ਹੀ ਹੁੰਦਾ

ਕਹਿੰਦਾ ਤੁਸੀਂ ਜੀ ਜਿਹੜਾ ਕੱਪੜਾ ਨਾਲ ਆਇਆ ਉਹ ਕਿਹੜਾ ਦੇ ਕੇ ਬੰਦੇ ਨੂੰ ਨਾਲ ਭੇਜਿਆ

ਉਹਨੇ ਬੀ ਤੁਸੀਂ ਇਸ ਵਿੱਚ ਪੂਰਾ ਕਰੋ ਉਹਨਾਂ ਨੇ ਤਾਂ ਪੂਰੇ blouse ਦਾ ਕੱਪੜਾ ਭੇਜਿਆ ਹਾਂ ਹਾਂ ਇਹ ਤਾਂ ਹੈ

ਹਾਂ ਇਹ ਤਾਂ ਹੈ ਇਹ ਤਾਂ ਹੈ ਹਾਂ

ਹਾਂ ਇਹ ਤਾਂ ਹੈ ਹੀ ਹੈ ਸਹੀ ਗੱਲ ਹੈ hm ਪਰ ਜੇ ਮਤਲਬ ਜਿਹੜਾ ਆਪਾਂ blouse ਬਣਾਉਂਦੇ ਹਾਂ princess ਲਾਈਨਾ ਵਾਲਾ ਉਹਦੇ ਵਿੱਚ ਤਾਂ ਬਹੁਤ ਛੋਟੇ ਛੋਟੇ piece ਉਹਦੇ according cutting ਕਰਨੇ ਮਤਲਬ ਜੋ ਸਹੀ ਆ ਜਾਣਗੇ ਮਤਲਬ ਉਹ ਜੋੜ ਹੋ ਜਾਂਦੇ ਆ ਸਹੀ ਜਿਹੜਾ ਆਪਾਂ ਚੋਲੀ ਕੱਟ blouse ਬਣਾਉਂਦੇ ਹਾਂ

ਕੱਟਦੇ ਹਾਂ ਪੂਰੀ ਹੁੰਦੀ ਆ ਉਹ half ਹੋ ਜਾਂਦਾ ਕਮਰ ਤੱਕ hm hm ਠੀਕ ਹੈ ਠੀਕ ਹੈ

ਹਾਂ ਹਾਂ ਹਾਂ ਹਾਂ ਪਹਿਲਾਂ ah ਪੂਰੀ shirt ਲੰਬੀ ਤਾਂ ਥੋੜੀ ਜੀ ਦਿੱਕਤ ਜੀ ਆਉਂਦੀ ਏ

ਤਾਂਹੀ ਬਸ ਮੈਂ ਅੱਜ ਆਹੀ cutting ਕਰਨ ਲੱਗੀ ਸੀਗੀ ਤੇ ਮੈਂ ਕਿਹਾ ਚੱਲ ਮੈਂ

ਮੈਂ ਕਿਹਾ ਚੱਲ ਮੈਂ ਪੁੱਛ ਦੀ ਹਾਂ ਕਰ੍ਮੁਲਾ ਦੀਆਂ ਕਹਿੰਦੇ ਸੀਗੇ hm ਮੈਂ ਕਿਹਾ ਕਿਹੜੀਆਂ ਸਹੀ ਜਿਆਦਾ ਮਤਲਬ comfortable ਮਤਲਬ ਕਿਹੜੀਆਂ ਰਹਿੰਦੀਆਂ

customer ਦੀ ਜਿਹੜੀ ਥੋਡੀ ਉਹ demand ਉਹ ਦੇਖੋ ਕੀ ਆ ਕਹਿੰਦਾ ਉਹ ਕਿਹੜੀਆਂ ਪਾਉਣੀਆਂ ਹਾਂ ਹਾਂ ਇਹ ਤਾਂ ਹੈ ਹੀ ਆ

ਹਨਾ ਉਹ ਐਵੇਂ ਹੁੰਦਾ ਵੀ ਝੋਲ ਨਾ ਖਾਵੇ ਜਿਆਦਾ ਹਨਾ

ਉਹ ਹਾਂ ਉਹਨਾਂ ਨੇ ਪਾਈਪਿੰਨ ਲਾਵਉਣ ਨੂੰ ਕੀਤਾ ਸੀ ਮੈਂ ਕਿਹਾ ਚੱਲ ਮੈਂ ਦੇਖਦੀ ਆ ਵੀ ਕਿਹੜੀਆਂ ਸਹੀ ਰਹਿਣਗੀਆਂ princess ਲਾਈਨਾ ਪਾਉਣੀਆ ਜਿਆਦਾ

ਤਾਂ ਕਰਕੇ ਮੈਂ ਕਿਹਾ ਮੈਂ ਪੁੱਛਾਂ

ਪਾਈਪਿੰਨ ah rave ਜੇ ਲਉਗੇ ਪਾਈਪਿੰਨ ਤਾਂ rave ਲਿਓ ਪਾਈਪਿੰਨ

ਹੁੰਦੀ ਆ ਨਾ ਉਹ rave ਹੋ ਜਾਂਦੀ ਆ ਨਾ ਫੇਰ cutting

ਤਾਂ ਕਰਕੇ ਜੇ ਜਿਆਦਾ ਤਰ ਤਾਂ best ਮੇਰੇ ਹਿਸਾਬ ਨਾਲ ਪਾਈਪਿੰਨ rave ਹੀ ਜਿਆਦਾ best ਰਹੂਗੀ

ਬਾਕੀ ਥੋਡਾ ਕੱਪੜੇ ਤੇ depend ਕਰਦਾ ਇੱਕ ਪਾਈਪਿੰਨ ਦੋ ਤਰ੍ਹਾਂ ਦੀ ਆਉਂਦੀ ਹੈ ਦੋ ਤਿੰਨ ਤਰ੍ਹਾਂ ਦੀ

ਇੱਕ ਤਾਂ ਆਉਂਦੀ ਹੁੰਦੀ ਆ ਕੀ ਕਹਿੰਦੇ ਹੁੰਦੇ ਆਂ cotton ਦੀ hm ਹਾਂ ਇੱਕ ਦੇਪਿਉਣ ਦੀ ਆ

ਇੱਕ ਕਈ ਵਾਰ ਆਪਾਂ ਆਪਣੇ ਘਰ ਤੋਂ ਹੋ cotton ਦੀ ਵੀ ਕਈ ਵਲ ਕੋਈ ਆਪਾਂ ਕੋਲ ਕਪੜਾ ਚਲੋ ਆਪਾਂ ਕਿਹ ਮੁੱਲ ਕਾਹਨੂੰ ਲਿਆਉਣ ਘਰੇ ਬਣਾ ਲੈਂਦੇ ਹਾਂ ਡੋਰੀ ਪਾ ਕੇ ਪਰ ਉਹ ਜਿਆਦਾ best ਰਹਿੰਦੀ ਜਿਹੜੀ ਆਪਾਂ ਘਰੇ ਬਣਾਉਂਦੇ ਆਂ

ਕੋਲ ਕੱਪੜਾ ਪਿਆ ਆਪਾਂ ਉਹਦੀ ਉਹਦੇ ਹਿਸਾਬ ਨਾਲ ਕੱਢ ਲੈਣੇ ਆ ਕੱਪੜੇ ਦੇ according ਵੀ ਆਪਾਂ rave ਕੱਢ ਕੇ ਲਗਾ ਲਿਓ ਆਪਾਂ ਨੂੰ ਸੋਖਾ ਰਹੇਗਾ

ਚੋਂ ਲਿਆਉਣੀ ਉਹ ਤਾਂ ਉਹਨਾਂ ਨੇ ਉਹੀ ਪਾਈ ਵੀ ਹੁੰਦੀ ਆ ਥੋਨੂੰ ਪਤਾ ਸਿੱਧੀ ਹੀ ਹਾਂ ਹਾਂ ਪਹਿਲਾਂ ਤਾਂ ਵੈਸੇ ਕੱਪੜੇ ਦੀ ਓ ਪਾ ਦਿੰਦੇ ਸੀ ਹੁਣ ਡੋਰੀ ਪਾ ਕੇ ਬਣਾ ਲੈਣੇ ਹਾਂ ਪਹਿਲਾ ਅੱਗੇ ਕੱਪੜਾ ਹੀ ਮਤਲਬ ਕੇ ਕੱਪੜਾ ਦੀ rave cutting ਕਰਕੇ ਉਹਦੀ ਮਤਲਬ ਪ੍ਰੇਸ hm ਜੀ ਫੇਰ ਕੇ ਉਹਨੂੰ ਐਵੇਂ

ਇਹ ਆਪਣੀ ਪਾਈਪਿੰਨ ਤੇ cutting ਦਾ ਵੀ ਸਹੀ ਹੋ ਜਾਂਦੀ ਹੈ ਜੇ ਪਾਈਪਿੰਨ ਚ ਥੋੜੀ ਜੀ ਗੜਬੜ ਹੋਵੇ ਤਾਂ ਫੇਰ ਉੱਠਵਾਂ ਉੱਠਵਾਂ ਜਾ ਰਹਿਣ ਲੱਗ ਜਾਂਦਾ

ਹੋਰ ਬਾਕੀ

ਨਹੀਂ ਦੀਦੀ ਜੇ by chance ਇਹ

ਜਿਹੜਾ princess ਲਾਈਨਾ ਆਲਾ ਜੇ ਘੇਰੇ ਆਲਾ ਵੀ ਬਣਾਉਣੇ ਹਾਂ princess ਲਾਈਨਾ ਨੂੰ ਅੱਗੇ ਅੱਗੇ ਉਸ ਵਿੱਚ ਪਾਈਪਿੰਨ ਪਾ ਪਾ ਕੇ ਅੱਜ ਕਲ ਤਾਂ ਕਲੀਆਂ

ਕਲੀਆਂ ਜੀ show ਕਰਦੇ ਆ ਇੱਕ ਦੋ extra ਪਾ ਕੇ ਤਿਰ੍ਸ਼ਾ ਜਿਹਾ